ਤੇ ਲਾਗੇ ਇੱਕ ਗੱਡੀ ਵੀ ਜਾਂਦੀ ਹੋਈ ਦਿਸ ਰਹੀ ਹੈ ਤੇ ਆਦਮੀ ਵੀ ਦਿਸ ਰਹੇ ਹਨ।

ਇਹ ਪੰਖੇ ਵੀ ਦਿਖਾਈ ਦੇ ਰਹੇ ਹਨ ਸਾਹਮਣੇ ਇੱਕ ਘੜੀ ਵੀ--

ਲੱਗੇ ਸੱਗੇ ਪੇੜ ਪੌਧੇ ਵੀ ਦਿਖਾਈ ਦੇ ਰਹੇ ਹਨ ਤੇ ਲਾਈਟ ਵੀ ਦਿਖਾਈ ਦੇ ਰਹੀ ਹੈ ਤੇ ਆਸਮਾਨ ਵੀ ਦਿੱਸ ਰਿਹਾ ਹੈ।

ਦਿਖਾਈ ਦੇ ਰਿਹਾ ਹੈ ਤੇ ਬਾਇਕਾਂ ਵੀ ਦਿਖਾਈ ਦੇ ਰਹੀਆਂ ਹਨ।

ਸਾਹਮਣੇ ਇੱਕ ਦੁਕਾਨ ਦਿਖਾਈ ਦੇ ਰਹੀ ਹੈ ਦੁਕਾਨ ਵਿੱਚ ਬਹੁਤ ਸਾਰੀ ਵਾਸ਼ਿੰਗ ਮਸ਼ੀਨਾਂ ਪਈਆਂ ਹੋਈਆਂ ਦਿੱਸ ਰਹੀਆਂ ਹਨ।

ਦਿਖਾਈ ਦੇ ਰਹੀ ਹੈ ਸੇਨੀਟਾਇਜ਼ਰ ਵੀ ਦਿਖਾਈ ਦੇ ਰਿਹਾ ਹੈ ਇੱਕ ਟੇਬਲ ਤੇ ਚੇਅਰ ਵੀ ਦਿਖਾਈ ਦੇ ਰਿਹਾ ਹੈ ਸਾਹਮਨੇ--

ਕੇਕ ਦੇ ਊਪਰ ਹਾਰਟ ਦੀ ਸ਼ੇਪ੍ ਦੇ ਨਾਲ ਡੈਕੋਰੇਸ਼ਨ ਕੀਤੀ ਹੋਈ ਹੈ ਸਾਹਮਣੇ ਇੱਕ ਸਕੂਟੀ ਵੀ ਲੱਗੀ ਹੋਈ ਦਿਖਾਈ ਦੇ ਰਹੀ ਹੈ।

ਸਾਹਮਣੇ ਇੱਕ ਸ਼ੋਰੂਮ ਦਿਖਾਈ ਦੇ ਰਿਹਾ ਹੈ ਇਸ ਵਿੱਚ ਬਹੁਤ ਸਾਰੀ ਅਲੱਗ ਅਲੱਗ ਤਰ੍ਹਾਂ ਦੀਆਂ ਗੱਡੀਆਂ ਦਿਖਾਈ ਦੇ ਰਹੀਆਂ ਹਨ।

ਲਾਈਟਾਂ ਦਿਖਾਈ ਦੇ ਰਹੀਆਂ ਹਨ ਇੱਥੇ ਅਲੱਗ ਅਲੱਗ ਤਰ੍ਹਾਂ ਦੀ--

ਮਸ਼ੀਨ ਵੀ ਦਿਖਾਈ ਦੇ ਰਹੀ ਹੈ ਤੇ ਇੱਥੇ ਹੈਵਲਸ ਲਿੱਖਿਆ ਹੋਇਆ ਵੀ ਦਿੱਸ ਰਿਹਾ ਹੈ।

ਓਸਨੇ ਹੱਥ ਵਿਚ ਬੋਹੁਤ ਵੱਡੀ ਡਰਿੱਲ ਪਕੜੀ ਹੋਈ ਹੈ।

ਇਗਜ਼ਾਮ ਚਲਦਾ ਹੋਇਆ ਦਿਸ ਰਿਹਾ ਹੈ ਇਸ ਵਿੱਚ ਬਹੁਤ ਸਾਰੇ ਬੱਚੇ ਚੇਅਰਸ ਤੇ ਬੈਠੇ ਹੋਏ ਦਿਖਾਈ ਦੇ ਰਹੇ ਹਨ ਸਾਹਮਣੇ ਇੱਕ ਟੀਚਰ ਵੀ --

ਇੱਥੇ ਇੱਕ ਟਿਨ ਦਾ ਗੇਟ ਭੀ ਦਿਖਾਈ ਦੇ ਰਿਹਾ ਹੈ ਲਾਗੇ ਇੱਕ ਬੂਟਾ ਵੀ ਲੱਗਿਆ ਹੋਇਆ ਦਿਖਾਈ ਦੇ ਰਿਹਾ ਐ ਜਿਸ ਨੂੰ ਫੁੱਲ ਲੱਗੇ ਹੋਏ ਹਨ।